ਤੇ ਨਾਲ ਹੀ ਲੈਫਟ ਸਾਈਡ ਤੇ ਘੜੀ ਲੱਗੀ ਆ ਕੰਧ ਤੇ ਤੇ ਬਾਹਰ ਇੱਕ ਸਕੂਟੀ ਲੱਗੀ ਵਾਈਟ ਕਲਰ ਦੀ ਤੇ ਨਾਲ ਹੀ ਇੱਕ ਪਿੱਕ ਕਲਰ ਦਾ ਵਾਟਰ ਕੂਲਰ ਪਿਆ ਐ।

ਇਸਦੇ ਵਿੱਚ ਜੇਹੜੀਆਂ ਇੱਕ ਬਿਲਡਿਗ ਆ ਤੇ ਜੇਹੜੀ ਬਿਲਡਿਗ ਆ--

ਪ੍ਰਾਈਵੇਟ ਲਿਮਿਟਡ ਆ ਜਿਹਦਾ ਕਿ ਬਰੈਡ ਦਾ ਨਾ ਰੂਸਲ ਆ ਜਿਹਦੇ ਅੰਦਰ ਕਾਫੀ ਇੰਟੀਰੀਅਲ ਜਿਹੜਾ ਐਕਸਪੈਂਸਿਵ ਲੱਗ ਰਿਹਾ।

ਤੇ ਸਾਹਮਣੇ ਇੱਕ ਵਾਟਰ ਆ ਜਿਹੜਾ ਕਿ ਥੋੜਾ ਜਿਹਾ ਮਤਲਬ ਜੇੜਾ ਓਦਾਂ ਫਲੋ ਆ ਉਹ ਰੁਕਿਆ ਹੋਇਆ ਵਾ ।

ਥਰਟੀ ਗਜ ਦਾ ਸ਼ੌਪ ਆ ਕਿਉਂਕਿ ਇੱਥੇ ਕਾਫੀ ਜਿਆਦਾ ਹੈਡ ਸੈਟ ਰੱਖੇ ਹੋਏ ਆ ਆਈ ਪੈਡ ਰੱਖੇ ਹੋਏ ਆ ਬਲੂ ਟੁਥ ਰੱਖੇ ਹੋਏ ਆ।

ਇਹਦੇ ਵਿੱਚ ਕਾਫੀ ਅ ਇੱਕ ਸਕੂਲ ਦੇ ਅ ਬੂਹੇ ਤੇ ਇੱਕ ਲੇਡੀ ਖੜੀ ਆ।

ਤੇ ਜਿਹੜੀ ਆ ਰੂਸਸ ਬਣੇ ਆ ਉਹਨਾਂ ਦੇ ਜਿਹੜੇ ਆ ਡੋਰਸ ਐਂਡ ਵਿੰਡੋਜ਼ ਆ।

ਇਹਨਾਂ ਦੀ ਜਿਹੜੀ ਡੈਕੋਰੇਸ਼ਨ ਆ ਉਹ ਪਿਸਤਾ ਐਂਡ ਪਿੰਕ ਕਲਰ ਦੇ ਕਟਨਸ ਦੇ ਨਾਲ ਕੀਤੀ ਗਈ ਆ।

ਜਿਹੜਾ ਮੈਟ ਹਾ ਓਹ ਵੀ ਕਾਫੀ ਕਲਰਫੁਲ ਆ ਤੇ ਰਾਇਟ ਸਾਈਡ ਤੇ ਇੱਕ ਸਕਾਈਬਲੂ ਕਲਰ ਦਾ ਜਿਹੜਾ ਆ ਡੋਰ ਆ ਤੇ ਓਹ ਖੁੱਲਿਆ ਹੋਇਆ ਵਾ।

ਤੇ ਸਾਹਮਣੇ ਜਿਹੜਾ ਡੋਰ ਆ ਉਹ ਬਲੈਕ ਕਲਰ ਦਾ ਆ ਤੇ ਓਪਨ ਆ ਲੈਫਟ ਸਾਈਡ ਤੇ ਦੋ ਬੰਦੇ ਖਲੋਤੇ ਆ ਤੇ ਬਾਹਰ ਜਿਹੜੀਆਂ ਇੱਟਾਂ ਪਈਆਂ ਹੋਈਆਂ ਵਾ।

ਜਿੱਥੇ ਆਹ ਇੱਕ ਹੇਅਰ ਕਟ ਦਿਖਾਇਆ ਗਿਆ ਹੈ ਕਿ ਇੱਕ ਲੜਕੇ ਦਾ ਹੇਅਰ ਕਟ ਕੀਤਾ ਗਿਆ ਏ ਆ ਕੁਛ ਲਾਈਨਸ ਬਣਿਆਂ ਹੋਈਆਂ ਏ ਆ ਤੇ ਹੇਅਰ ਸਟਾਈਲ ਦੇ ਵਿੱਚ।

ਇਹ ਵਿੰਡੋ ਤੇ ਡੋਰ ਬਣੇ ਹੋਇਆ ਤੇ ਡੋਰ ਦੇ ਸਾਈਡ ਦਿੱਖਦਾ ਪਿਆ ਹੈ ਕਿ ਅੰਦਰ ਕਾਫੀ ਜੀਆਦਿਆਂ ਟਰੋ--

ਤੇ ਲੇਫਟ ਸਾਈਡ ਤੇ ਇੱਕ ਰੈੱਡ ਕਲਰ ਦਾ ਏਹ ਜੇਹੜੀਆਂ ਲਾਇਨ ਦਿੱਖ ਰਹੀ ਆ।

ਰਿੱਚ ਇੰਟਰਨੈਸ਼ਨਲ ਸਕੂਲ਼ ਆ ਕਪੂਰਥਲਾ ਵਿੱਖੇ ਏੱਥੇ ਸਾਈਡ ਤੇ ਬਲੂ ਕਲਰ ਦਾ ਬੈਨਰ ਲੱਗਾ ਜਿਹਦੇ ਤੇ--

ਇਹ ਜਿਹੜੀਆਂ ਕੋਈ ਸਪੋਰਟਸ ਸਟੋਰ ਆ ਜਾਂ ਫਿਰ ਕਿਸੇ ਦੀ ਸ਼ੋਪ ਆ।

ਨਾਲ ਹੀ ਉਦੇ ਅਲਮੀਰਾਂ ਆ ਤੇ ਅਲਮੀਰਾਂ ਦੇ ਨਾਲ ਇੱਕ ਦੀਵਾਨ ਆ ਤੇ ਵਾਲ ਜਿਹੜੀਆਂ ਪਿਕ ਐਂਡ ਕਰੀਮ ਕਲਰ ਦੇ ਨਾਲ ਤੇ--

ਸਾਹਮਣੇ ਇੱਕ ਬਹੁਤ ਵੱਡੀ ਜਿਹੜੀ ਕਹਿ ਸਕਦੇ ਆ ਲੱਕੜ ਦਾ ਸੋਫਾ ਬਣਿਆ ਹੋਇਆ ਤੇ--

ਤੇ ਵੇਖਣ ਨੂੰ ਪਤਾ ਲੱਗਦਾ ਜਿਵੇਂ ਕੋਈ ਅ ਵ ਲੱਕੜ ਦੀ ਸ਼ੋਪ ਆ ਤੇ ਜਿਹੜੇ--

ਉਪਰ ਕਹਿ ਸਕਦੇ ਕਾਰੀਗਰੀ ਕੀਤੀ ਗਈ ਹੈ ਡਰਾ ਕੀਤੀ ਗਈ ਆ ਬਹੁਤ ਹੀ ਸੋਹਣਾ ਡਿਜ਼ਾਇਨ ਪਾਇਆ ਗਿਆ--